ਤੁਸੀਂ ਅਕਸਰ ਸੁਣਿਆ ਹੈ ਕਿ ਪੰਜਾਬ ਵਿੱਚ ਜਾਂ ਭਾਰਤ ਦੇ ਹੋਰ ਰਾਜਾਂ ਵਿੱਚ ਹਰ ਸਾਲ ਵੱਖ ਵੱਖ ਨੌਕਰੀਆਂ ਨਿਕਲਦੀਆਂ ਹਨ ਅਤੇ ਉਹਨਾਂ ਨੂੰ ਪ੍ਰਾਪਤ ਕਰਨ ਦੇ ਲਈ ਲੱਖਾਂ ਵਿਦਿਆਰਥੀ ਹੀ form ਭਰਦੇ ਹਨ, ਅਤੇ ਉਹਨਾਂ ਵਿੱਚੋਂ ਕੁੱਝ ਕੁ ਵਿਦਿਆਰਥੀ ਹੀ ਉਹਨਾਂ ਨੌਕਰੀਆਂ ਨੂੰ ਪ੍ਰਾਪਤ ਕਰ ਪਾਉਂਦੇ ਹਨ, ਅਤੇ ਦੂਸਰੇ ਵਿਦਿਆਰਥੀ ਜੋ ਉਹਨਾਂ ਤੋਂ ਵਾਂਝੇ ਰਹਿ ਜਾਂਦੇ ਹਨ, ਉਹ ਫਿਰ ਤੋਂ ਉਹਨਾਂ ਨੌਕਰੀਆਂ ਦੀ ਤਿਆਰੀ ਕਰਦੇ ਹਨ, ਜਾਂ ਉਹਨਾਂ ਵਿੱਚੋਂ ਕੁੱਝ ਵਿਦਿਆਰਥੀ ਅਜਿਹੇ ਹੁੰਦੇ ਹਨ, ਜੋ ਕੋਈ ਆਪਣੀ private ਨੌਕਰੀ ਕਰ ਲੈਂਦੇ ਹਨ, ਜਾਂ ਫਿਰ ਇਸ ਤੋਂ ਇਲਾਵਾ ਕੁੱਝ ਵਿਦਿਆਰਥੀ ਅਜਿਹੇ ਹਨ, ਜੋ ਆਪਣਾ ਕੋਈ ਹੋਰ ਕਿੱਤਾ ਅਪਣਾ ਲੈਂਦੇ ਹਨ ਕਿਉਂਕਿ ਨੌਕਰੀ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 ਇਸ ਕਰਕੇ ਮੈਂ ਇਹ ਗੱਲ ਵੀ ਕਹਿਣਾ ਚਾਹੁੰਦਾ ਹਾਂ ਕਿ ਇਨਸਾਨ ਨੂੰ ਸਰਕਾਰੀ ਨੌਕਰੀ ਦੀ ਤਿਆਰੀ ਤਾਂ ਕਰਨੀ ਚਾਹੀਦੀ ਹੈ, ਕਿਤੇ ਉਸਨੂੰ ਉਸਦੇ ਨਾਲ ਨਾਲ ਆਪਣਾ ਕੋਈ ਖੁੱਦ ਦਾ ਵੀ ਧੰਦਾ ਅਪਣਾ ਲੈਣਾ ਚਾਹੀਦਾ ਹੈ। ਜਿਵੇਂ ਕਿ ਤੁਸੀਂ ਅਕਸਰ ਸੁਣਿਆ ਜਾਂ ਦੇਖਿਆ ਹੋਣਾ ਹੈ ਕਿ ਕੁੱਝ ਲੋਕ ਅਜਿਹੇ ਹਨ, ਜੋ ਆਪਣਾ ਖੁੱਦ ਦਾ ਕਿੱਤਾ ਵੀ ਕਰਦੇ ਹਨ, ਜੋ ਕਿ ਉਹਨਾਂ ਦਾ ਪਰਿਵਾਰਕ ਕਿੱਤਾ ਹੁੰਦਾ ਹੈ, ਜਿਵੇਂ ਕਿ ਕੁੱਝ ਵਿਦਿਆਰਥੀ ਅਜਿਹੇ ਹਨ, ਜੋ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਮਿਲ ਕੇ ਕਈ ਤਰ੍ਹਾਂ ਦੇ ਕਿੱਤੇ ਅਪਣਾਉਂਦੇ ਹਨ, ਜਿਵੇਂ ਕਿ ਕੁੱਝ ਵਿਦਿਆਰਥੀ ਜੋ ਨਾਲ ਦੇ ਨਾਲ ਪੜ੍ਹਾਈ ਵੀ ਕਰਦੇ ਹਨ ਅਤੇ ਆਪਣੇ ਪਰਿਵਾਰ ਦੇ ਲੋਕਾਂ ਦੇ ਨਾਲ ਉਸ ਤੇ ਖੇਤੀਬਾੜੀ ਦੇ ਧੰਦਿਆਂ ਦੇ ਵਿੱਚ ਜਾਂ ਉਸਦਾ ਕੋਈ ਪਰਿਵਾਰ ਦਾ ਹੋਰ ਕੋਈ ਕਿੱਤਾ ਚੱਲ ਰਿਹਾ ਹੁੰਦਾ ਹੈ ਜਿਵੇਂ ਕਿ ਮੱਛੀ ਪਾਲਣ dairy farm ਜਾਂ ਹੋਰ ਕੋਈ ਕਿੱਤਾ ਉਸ ਵਿਸ਼ੇਸ਼ ਤੇ ਸਹਾਇਤਾ ਕਰਦੇ ਹਨ, ਜਿਸ ਨਾਲ ਕਿ ਪਰਿਵਾਰ ਦੀ ਆਮਦਨ ਵਿੱਚ ਵੀ ਕਾਫ਼ੀ ਵਾਧਾ ਹੁੰਦਾ ਹੈ, ਅਤੇ ਉਸ ਵਿਦਿਆਰਥੀ ਨੂੰ ਰੁਜ਼ਗਾਰ ਵੀ ਮਿਲਿਆ ਰਹਿੰਦਾ ਹੈ, ਜੇ ਨੌਕਰੀਆਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੇ ਸਮੇਂ ਵਿੱਚ ਨੌਕਰੀਆਂ ਦੀ ਕਮੀ ਆ ਗਈ ਹੈ ਕਿਉਂਕਿ ਸਰਕਾਰ ਕੋਲ ਇੰਨੀਆਂ ਨੌਕਰੀਆਂ ਨਹੀਂ ਹਨ, ਜਿੰਨੇ ਕਿ ਉਹਨਾਂ ਨੂੰ ਭਰਨ ਵਾਲੇ ਹਨ, ਅਤੇ ਜੇ ਆਪਾਂ ਨੌਕਰੀਆਂ ਦੀ ਗੱਲ ਕਰੀਏ ਤਾਂ ਅੱਜ ਦੇ ਸਮੇਂ ਵਿੱਚ ਹਰ ਕੋਈ ਵਿਦਿਆਰਥੀ ਪੜ੍ਹਾਈ ਲਿਖਾਈ ਕਰਕੇ ਹੋਰ ਦੇਸਾਂ ਵਿਦੇਸ਼ਾਂ ਵਿੱਚ ਵੀ ਜਾਣਾ ਪਸੰਦ ਕਰਦਾ ਹੈ ਜਿਵੇਂ ਕਿ ਉਹ ਕਨੇਡਾ ਅਮਰੀਕਾ ਜਾਂ ਅਸਟ੍ਰੇਲੀਆ ਵਰਗੇ ਦੇਸਾਂ ਵਿੱਚ ਵੀ ਚਲੇ ਜਾਂਦੇ ਹਨ ਕੀ ਤੁਸੀਂ ਗੱਲ ਨਾਲ ਸਹਿਮਤ ਹੋ ਕਿ ਹਰ ਇਨਸਾਨ ਨੌਕਰੀ ਪ੍ਰਾਪਤ ਨਹੀਂ ਕਰ ਸਕਦਾ ਇਸ ਕਰਕੇ ਉਸਨੂੰ ਉਸਨੂੰ ਕੋਈ ਹੋਰ ਕਿੱਤਾ ਵੀ ਅਪਣਾ ਲੈਣਾ ਚਾਹੀਦਾ ਹੈ, ਇਸ ਬਾਰੇ ਕੀ ਕਹਿਣਾ ਚਾਹੋਗੇ। ਤੁਸੀਂ ਕਹਿ ਰਹੇ ਹੋ ਕਿ ਆਪਾਂ ਜੋ ਕੰਮ ਕਰਦੇ ਹਾਂ ਅਤੇ ਜੋ ਸਰਕਾਰ ਦੇ ਹੇਠਾਂ ਰਹਿ ਕੇ ਕਰਦੇ ਹਾਂ ਉਸਨੂੰ ਨੌਕਰੀ ਕਹਿੰਦੇ ਹਨ, ਪਰ ਨੌਕਰੀ ਦਾ ਆਪਾਂ ਜੇ ਅਸਲ ਸ਼ਬਦ ਅਤੇ ਅਸਲ ਇਸ ਦੀ ਸਚਾਈ ਵੱਲ ਵੇਖੀਏ ਤਾਂ ਜੋ ਵੀ ਅਸੀਂ ਆਪਦਾ ਪੇਟ ਪਾਲਣ ਦੇ ਲਈ ਰੁਜ਼ਗਾਰ ਕਰਦੇ ਹਾਂ ਜਾਂ ਜੋ ਵੀ ਆਪਾਂ ਆ~ ਆਪਣਾ ਆਪੋ ਆਪ ਢੰਗ ਨਾਲ ਕਿੱਤਾ ਕਰਦੇ ਹਾਂ ਉਸਨੂੰ ਵੀ ਅਸੀਂ ਕਿਤੇ ਨਾ ਕਿਤੇ ਨੌਕਰੀ ਕਹਿ ਸਕਦੇ ਹਾਂ ਕਿਉਂਕਿ ਜੇ ਅਸੀਂ ਘਰ ਦਾ ਵੀ ਕੰਮ ਕਰਦੇ ਹਾਂ ਤਾਂ ਸਾਨੂੰ ਇਹ ਹੁੰਦਾ ਹੈ ਕਿ ਘਰ ਵਾਲੇ ਸਾਨੂੰ ਰੋਟੀ ਤਾਂ ਹੀ ਦੇਣਗੇ ਜੇਕਰ ਆਪਾਂ ਉਹਨਾਂ ਦਾ ਕੰਮ ਕਰਦੇ ਹਾਂ, ਤਾਂ ਮੈ ਘਰਦੇ ਕੰਮ ਨੂੰ ਵੀ ਨੌਕਰੀ ਵਿੱਚ ਕਿਤੇ ਨਾ ਕਿਤੇ ਸ਼ਾਮਲ ਕਰਨ ਦਾ ਵਿਚਾਰ ਦਿੰਦਾ ਹਾਂ ਕਿਉਂਕਿ ਜੇਕਰ ਆਪਾਂ ਘਰਦਾ ਕੰਮ ਨਾ ਤਾਂ ਆਪਣੇ ਘਰ ਵਾਲੇ ਆਪਾਂ ਨੂੰ ਰੋਟੀ ਕਿਵੇਂ ਦੇਣਗੇ ਸੋ ਨੌਕਰੀਆਂ ਦਾ ਵਿਸਥਾਰ ਕਾਫ਼ੀ ਵੱਡੇ ਪੱਧਰ ਤੇ ਹੋ ਚੁੱਕਾ ਹੈ ਹੁਣ ਅਸੀਂ ਵੇਖਦੇ ਹਾਂ ਕਿ ਸਰਕਾਰ ਨੌਕਰੀਆਂ ਵੱਡੇ ਪੱਧਰ ਤੇ ਦੇਣਾ ਸ਼ੁਰੂ ਕਰ ਚੁੱਕੀ ਹੈ, ਜਿਵੇਂ ਕਿ ਨੌਕਰੀਆਂ ਬਾਰੇ ਤੁਸੀਂ ਆਮ ਹੀ ਸੁਣਿਆ ਹੋਵੇਗਾ ਕਿ railway ਦੀ ਨੌਕਰੀ bank ਦੀ ਨੌਕਰੀ, ਪੁਲਿਸ ਦੀ ਨੌਕਰੀ ਭਾਰਤੀ ਫੌਜ਼ ਦੀ ਨੌਕਰੀ ਅਤੇ ਹੋਰ ਵੀ ਕਈ ਪ੍ਰਕਾਰ ਦੀਆਂ ਨੌਕਰੀਆਂ ਹਨ ਜੋ ਕਿ ਹਰ ਸਮਾਜ ਆਪਣੇ ਆਪਣੇ ਪੱਧਰ ਤੇ ਕਰਦਾ ਰਹਿੰਦਾ ਹੈ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਕੰਮ ਦੇ ਧੰਦੇ ਵਿੱਚ ਸ਼ਾਮਲ ਕਰ ਸਕਦੇ ਹਾਂ। ਜੇ ਆਪਾਂ ਨੌਕਰੀਆਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੇ ਸਮੇਂ ਵਿੱਚ ਨੌਕਰੀ ਜੋ ਹੈ ਇਨਸਾਨ ਦੇ ਲਈ ਬਹੁਤ ਜ਼ਰੂੂਰੀ ਹੋ ਚੁੱਕੀ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਇਨਸਾਨ ਦੇ ਖਰਚੇ ਇੰਨੇ ਕੁ ਵੱਧ ਚੁੱਕੇ ਹਨ ਕਿ ਉਹ ਇਹਨਾਂ ਨੂੰ ਪੂਰਾ ਕਰਨ ਦੇ ਲਈ ਜਾਂ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਸਰਕਾਰੀ ਨੌਕਰੀ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਜੇ ਆਪਾਂ ਨੌਕਰੀਆਂ ਦੀ ਗੱਲ ਕਰੀਏ ਤਾਂ ਤੁਸੀਂ ਅਕਸਰ ਸੁਣਿਆ ਹੋਣਾ, ਦੇਖਿਆ ਹੋਣਾ ਕਿ ਜੋ ਇੱਕ ਫੌਜ਼ ਦੀ ਨੌਕਰੀ ਹੈ, ਉਸਨੂੰ ਲੋਕ ਬਹੁਤ ਜ਼ਿਆਦਾ ਕਰਨਾ ਪਸੰਦ ਕਰਦੇ ਹਨ, ਜੇੇ ਫੌਜ ਦੀ ਨੌਕਰੀ ਦੀ ਗੱਲ ਕੀਤੇ ਜਾਏ ਤਾਂ ਇਹ ਨੌਕਰੀ ਆਪਣੇ ਪਰਿਵਾਰ ਤੋਂ ਘਰ ਤੋਂ ਬਹੁਤ ਦੂਰ ਜਾ ਕੇ ਕੀਤੀ ਜਾਂਦੀ ਹੈ, ਜਿਸ ਵਿੱਚ ਕਿ ਸਿੱਖ ਫੌਜੀ ਆਪਣੇ ਪਰਿਵਾਰ ਦੇ ਮੈਂਬਰਾਂ ਤੋਂ ਬਹੁਤ ਸਮੇਂ ਤੱਕ ਦੂਰ ਰਹਿੰਦਾ ਹੈ, ਜਿਸ ਨਾਲ ਕਿ ਉਸਦੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ ਹਨ, ਅਤੇ ਜੇ ਆਪਾਂ ਨੌਕਰੀ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੀ ਨੌਕਰੀ ਅਜਿਹੀ ਹੈ ਜੋ ਕਿ ਆਪਣੇ ਘਰ ਦੇ ਪਰਿਵਾਰ ਦੇ ਮੈਂਬਰਾਂ ਦੇ ਕੋਲ ਰਹਿ ਕੇ ਨਹੀਂ ਕੀਤੀ ਜਾਂਦੀ, ਜੇ ਆਪਾਂ ਫੌਜ਼ ਦੀ ਗੱਲ ਕੀਤੀ ਜਾਵੇ ਤਾਂ ਫੌਜ਼ ਦੀ ਨੌਕਰੀ ਇੱਕ ਅਜਿਹੀ ਹੈ ਜੋ ਉਸਦੇ ਪਰਿਵਾਰ ਦੇ ਜਾਂ ਉਸਦੇ ਘਰ ਤੋਂ ਬਹੁਤ ਜ਼ਿਆਦਾ ਦੂਰ ਹੁੰਦੀ ਹੈ, ਕੀ ਤੁਸੀਂ ਫੌਜ਼ ਦੀ ਨੌਕਰੀ ਨੂੰ ਚੰਗਾ ਸਮਝਦੇ ਹੋ ਕੀ ਇੱਕ ਫੌਜ਼ ਦੀ ਨੌਕਰੀ ਚੰਗੀ ਹੈ ਜਾਂ ਮਾੜੀ ਹੈ ਤੁਸੀਂ ਸੁਣਦੇ ਹੀ ਹੋ ਕਿ ਫੌਜ਼ ਦੀ ਨੌਕਰੀ ਇੱਕ ਅਜਿਹੀ ਨੌਕਰੀ ਹੈ ਕਿ ਸਾਨੂੰ ਸਭ ਘਰ ਬਾਰ ਛੱਡ ਕੇ

ਜੋ ਆਪਣਾ ਘਰ ਬਾਰ ਛੱਡ ਕੇ ਕਾਫ਼ੀ ਦੂਰ ਰਹਿੰਦੇ ਹਨ ਅਤੇ ਆਪਣੀ ਦੇਸ ਦੀ ਸੇਵਾ ਕਰਦੇ ਹਨ ਦੇਸ ਦੀ ਸੇਵਾ ਕਰਨ ਦੇ ਨਾਲ ਨਾਲ ਉਹ ਨੌਕਰੀ ਵੀ ਕਰਦੇ ਹਨ ਨੌਕਰੀਆਂ ਅਜਿਹੀਆਂ ਵੀ ਹਨ

ਕਈ ਹੋਰ ਨੌਕਰੀਆਂ ਜਿਵੇਂ ਕਿ ਪੁਲਿਸ ਦੀ ਨੌਕਰੀ ਇਸ ਵਿੱਚ ਇਹ ਹੁੰਦਾ ਹੈ ਕਿ ਸਾਨੂੰ ਹਰ ਦਿਨ ਨਵੇਂ ਨਵੇਂ ਲੋਕਾਂ ਨਾਲ ਅਤੇ ਨਵੇਂ ਨਵੇਂ ਜੋ ਜੁਰਮ ਅਤੇ ਜੋ Crime ਕਰਕੇ ਆਉਂਦੇ ਹਨ, ਸਾਨੂੰ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਵੀ ਹੈ ਕਿ ਨੌਕਰੀ ਦਾ ਖੇਤਰ ਅਤੇ ਨੌਕਰੀ ਦਾ ਪੇਸ਼ਾ ਅੱਡ ਅੱਡ ਹੈ ਜਿਵੇਂ ਕਿ ਤੁਸੀਂ ਸੁਣਿਆ ਹੋਣਾ ਹੈ ਕਿ ਅਧਿਆਪਕ ਦੀ ਇੱਕ ਅਜਿਹੀ ਨੌਕਰੀ ਹੈ ਕਿ ਸਾਨੂੰ ਸਵੇਰੇ ਅੱਠ ਵਜੇ school ਜਾਣਾ ਪੈਂਦਾ ਹੈ ਅਤੇ ਤਕਰੀਬਨ ਦੋ ਵਜੇ ਛੁੱਟੀ ਹੋ ਜਾਂਦੀ ਹੈ ਅਤੇ ਅਸੀਂ ਬੱਚਿਆਂ ਵਿੱਚ ਸਾਰਾ ਦਿਨ ਰਹਿੰਦੇ ਹਾਂ ਪਰ ਨੌਕਰੀਆ ਅੱਡੋ ਅੱਡ ਖੇਤਰ ਦੀਆਂ ਹਨ, ਕੀ ਤੁਸੀਂ ਇਸ ਵਿੱਚ ਹੋਰ ਆਪਣਾ ਕੀ ਵਿਚਾਰ ਦੇਣਾ ਚਾਹੁੰਦੇ ਹੋ ਕਿ ਨੌਕਰੀਆਂ ਅੱਡੋ ਅੱਡ ਹੋਣ ਨਾਲ ਕਿਤੇ ਮਨੁੱਖ ਦਾ ਇਹ ਵੀ ਖਿਆਲ ਹੈ ਕਿ ਉਹ ਵਧੀਆ ਨੌਕਰੀ ਕਿਸ ਤਰ੍ਹਾਂ ਪ੍ਰਾਪਤ ਕਰ ਸਕਦਾ ਹੈ? ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਨੌਕਰੀਆਂ ਵੱਖ ਵੱਖ ਤਰੀਕੇ ਦੀਆਂ ਹੁੰਦੀਆਂ ਹਨ, ਅਤੇ ਇਨਸਾਨ ਨੂੰ ਉਸ ਨੌਕਰੀ ਨੂੰ ਹੀ ਹਾਸਲ ਕਰਨਾ ਚਾਹੀਦਾ ਹੈ , ਜਿਸ ਵਿੱਚ ਕਿ ਉਸਨੂੰ ਅਸਾਨੀ ਰਹੇ।

ਜੇ ਇਹ ਗੱਲ ਹੈ ਤਾਂ ਹਰ ਇਨਸਾਨ ਪਹਿਲਾਂ ਇਹ ਸੋਚਦਾ ਹੈ ਕਿ ਉਸਨੂੰ ਕੋਈ ਵੀ ਨੌਕਰੀ ਮਿਲ ਜਾਏ, ਜਿਸ ਨਾਲ ਕਿ ਉਸਦੀ ਆਰਥਿਕ ਸਥਿਤੀ ਵਿੱਚ ਸੁਧਾਰ ਕੀਤਾ ਜਾ ਸਕੇ ਅਤੇ

ਕਿਸੇ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ, ਜਿਵੇਂ ਤੁਸੀਂ ਪਿੱਛੇ ਜਿਹੇ ਗੱਲ ਕਰ ਰਹੇ ਸੀ ਕਿ ਫੌਜ਼ ਦੀ ਨੌਕਰੀ ਇੱਕ ਦੇਸ ਭਗਤੀ ਦੀ ਨੌਕਰੀ ਹੈ ਹਾਂ ਇਹ ਗੱਲ ਬਿਲਕੁਲ ਸੱਚ ਹੈ ਕਿ ਜੋ ਫੌਜ਼ ਦੀ ਨੌਕਰੀ ਹੈ ਉਹ ਇੱਕ ਦੇਸ ਭਗਤੀ ਦੀ ਨੌਕਰੀ ਹੈ ਕਿਉਂਕਿ ਹਰ ਇਨਸਾਨ ਸੱਚੀ ਸਰਧਾ ਨਾਲ ਹੀ ਦੇਸ ਦੀ ਸੇਵਾ ਕਰਨਾ ਚਾਹੁੰਦਾ ਹੈ ਅਤੇ ਦੇਸ ਦੀ ਰੱਖਿਆ ਦੇ ਲਈ ਹੀ ਫੌਜ਼ ਦੇ ਵਿੱਚ ਨੌਕਰੀ ਕਰਦਾ ਹੈ ਚਾਹੇ ਉਹ ਆਪਣੇ ਘਰ ਤੋਂ ਦੂਰ ਰਹਿੰਦਾ ਹੈ ਪਰ ਉਹ ਆਪਣੇ ਦੇਸ ਦੇ ਨਾਲ ਬਹੁਤ ਪਿਆਰ ਕਰਦਾ ਹੈ, ਇਸ ਨਾਲ ਕਿ ਉਹ ਫੌਜ਼ ਦੀ ਨੌਕਰੀ ਨੂੰ ਹੀ ਚੁਣਦਾ ਹੈ, ਜੇ ਆਪਾਂ ਹੁਣ ਗੱਲ ਕੀਤੀ ਜਾਵੇ ਹੋਰ ਕਈ ਨੌਕਰੀਆਂ ਹਨ, ਜਿਸ ਵਿੱਚ ਵੀ ਇਨਸਾਨ ਨੂੰ ਆਪਣੇ ਘਰ ਤੋਂ ਜਿਵੇਂ ਤੁਸੀਂ ਪਿੱਛੇ ਜਿਹੇ ਗੱਲ ਕਰ ਰਹੇ ਸੀ ਕਿ ਅਧਿਆਪਕ ਜੋ ਕਿ ਬੱਚਿਆਂ ਨੂੰ ਪੜ੍ਹਾਉਂਦਾ ਹੈ ਉਹ ਸਾਰਾ ਦਿਨ ਬੱਚਿਆਂ ਦੇ ਨਾਲ ਰਹਿੰਦਾ ਹੈ ਜਿਸ ਨਾਲ ਕਿ

ਕੀ ਆਪਾਂ ਅੱਜ ਕੱਲ੍ਹ ਦੇ ਸਮੇਂ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਦੇ ਸਮੇਂ ਵਿੱਚ ਕੁੜੀਆਂ ਅਤੇ ਮੁੰਡੇ ਦੋਵਾਂ ਹੀ ਵਿੱਚ ਨੌਕਰੀ ਨੂੰ ਪ੍ਰਾਪਤ ਕਰਨ ਦਾ ਬਹੁਤ ਜ਼ਿਆਦਾ ਰੁਝਾਨ ਆ ਚੁੱਕਿਆ ਹੈ, ਪੁਰਾਣੇ ਸਮੇਂ ਵਿੱਚ ਕੀ ਹੁੰਦਾ ਸੀ ਕਿ ਕੇਵਲ ਮੁੰਡੇ ਹੀ ਨੌਕਰੀਆਂ ਨੂੰ ਪ੍ਰਾਪਤ ਕਰਨ ਦੇ ਲਈ ਜ਼ਿਆਦਾ ਉਤਸੁਕ ਸਨ ਅਤੇ ਅੱਜ ਕੱਲ੍ਹ ਦੇ ਸਮੇਂ ਵਿੱਚ ਦੇਖਿਆ ਜਾਵੇ ਤਾਂ ਕੁੜੀਆਂ ਵੀ ਨੌਕਰੀਆਂ ਨੂੰ ਪ੍ਰਾਪਤ ਕਰਨ ਵਿੱਚ ਬਹੁਤ ਜ਼ਿਆਦਾ ਰੁਝਾਨ ਦਿਖਾ ਰਹੀਆਂ ਹਨ। ਇੱਥੇ ਤੱਕ ਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਸਰਕਾਰ ਨੇ ਇੱਕ ਯੋਜਨਾ ਵੀ ਬਣਾ ਦਿੱਤੀ ਹੈ ਜਿਸ ਵਿੱਚ ਕਿ ਕੁੜੀਆਂ ਨੂੰ ਨੌਕਰੀਆਂ ਪ੍ਰਾਪਤ ਕਰਨ ਦੇ ਲਈ ਬਹੁਤ ਜ਼ਿਆਦਾ ਸਹੂਲਤਾਂ ਮਿਲ ਚੁੱਕੀਆਂ ਹਨ, ਜਿਵੇਂ ਕਿ ਕੁੜੀਆਂ ਨੂੰ ਹਰ ਹਰ ਇੱਕ department ਦੇ ਵਿੱਚ ਇੱਕ ਵੱਖਰਾ ਕੋਟਾ ਦਿੱਤਾ ਜਾਂਦਾ ਹੈ ਜਿਸ ਨਾਲ ਕਿ ਉਹਨਾਂ ਨੂੰ ਨੌਕਰੀਆਂ ਇੱਕ ਤਰੀਕੇ ਨਾਲ ਉਹਨਾਂ ਦੀਆਂ ਸੁਰੱਖਿਅਤ ਹੋ ਜਾਂਦੀਆਂ ਹਨ ਕੀ ਤੁਸੀਂ ਇਸ ਬਾਰੇ ਹੋਰ ਕੁੱਝ ਕਹਿਣਾ ਚਾਹੋਗੇ? ਤੁਸੀਂ ਜੋ ਦੱਸ ਰਹੇ ਕਿ ਸਰਕਾਰ ਨੇ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਦੇ ਲਈ ਕੁਛ ਨਿਸ਼ਚਿਤ ਕੋਟਾ ਬਣਾਇਆ ਹੈ

ਤਾਂ ਉਹ ਭਰਤੀ ਪੂਰੀ ਮੁਕੰਮਲ ਮੰਨੀ ਜਾਵੇਗੀ, ਇਹ ਵੇਖਿਆ ਜਾਵੇ ਤਾਂ, ਇਸ ਤੇਤੀ percent ਕੋਟੇ ਨਾਲ ਕੁੜੀਆਂ ਕਾਫ਼ੀ ਅੱਗੇ ਆਈਆਂ ਹਨ, ਉਹਨਾਂ ਨੂੰ ਵੀ ਕਾਫ਼ੀ ਉਤਸ਼ਾਹ ਮਿਲਿਆ ਹੈ ਕਿ ਉਹ ਵੀ ਸਰਕਾਰੀ ਨੌਕਰੀ ਪ੍ਰਾਪਤ ਕਰਨ ਤਾਂ ਜੋ ਆਪਣਾ ਵਧੀਆ ਰੁਜ਼ਗਾਰ ਪ੍ਰਾਪਤ ਕਰ ਸਕਣ ਜੇ ਅਸੀਂ ਵੇਖੀਏ ਤਾਂ ਨੌਕਰੀ ਪ੍ਰਾਪਤ ਕਰਨਾ ਇੱਕ ਰੁਜ਼ਗਾਰ ਦਾ ਧੰਦਾ ਹੁੰਦਾ ਹੈ ਜੋ ਕਿ ਸਾਨੂੰ ਪ੍ਰਾਪਤ ਕਰਨਾ ਹੀ ਪੈਂਦਾ ਹੈ, ਬਿਨਾਂ ਰੁਪਏ ਅਤੇ ਬਿਨਾਂ ਕੋਈ ਵੀ ਕੰਮ ਕੀਤੇ ਸਾਡਾ ਜ਼ਿੰਦਗੀ ਦਾ ਗੁਜ਼ਾਰਾ ਨਹੀਂ ਹੁੰਦਾ, ਇਸ ਲਈ ਸਾਨੂੰ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

ਕਿ ਨੌਕਰੀਆਂ ਦੀ ਪਹਿਚਾਣ ਹਰ ਇੱਕ ਬੱਚੇ ਨੂੰ ਬਚਪਨ ਤੋਂ ਹਿ ਕਰਵਾ ਦਿੱਤੀ ਜਾਂਦੀ ਹੈ ਅਤੇ ਉਸਨੂੰ ਇਸ ਤੋਂ ਅੱਗੇ ਵੱਧਣ ਬਾਰੇ ਦੱਸਿਆ ਜਾਂਦਾ ਹੈ।

ਜੇ ਆਪਾਂ ਕੁੱਝ ਹੋਰ ਦੱਸਦੇ ਹਾਂ ਤਾਂ ਉਹ ਇਹ ਦੱਸਦੇ ਹਨ ਕਿ ਤੁਸੀਂ ਚੰਗਾ ਪੜ੍ਹ ਲਿਖ ਜਾਓ ਚੰਗੀ ਨੌਕਰੀ ਪ੍ਰਾਪਤ ਕਰੋ, ਇਸਦਾ ਇਹ ਅਨੁਮਾਨ ਆਪਾਂ ਲਗਾ ਸਕਦੇ ਹਾਂ ਕਿ ਸਰਕਾਰੀ ਨੌਕਰੀ ਨੂੰ ਪ੍ਰਾਪਤ ਕਰਨ ਲਈ ਸਾਨੂੰ ਬਚਪਨ ਤੋਂ ਹੀ ਅੱਗੇ ਵੱਧਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਤੁਸੀਂ ਇਸ ਗੱਲ ਨਾਲ ਪੂਰੀ ਪੂਰੀ ਤਰ੍ਹਾਂ ਸਹਿਮਤ ਹੋ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

ਸਰਕਾਰੀ ਨੌਕਰੀ ਪ੍ਰਾਪਤ ਕਰਨ ਦੇ ਲਈ ਦੱਸਿਆ ਜਾਂਦਾ ਹੈ, ਜਿਵੇਂ ਕਿ ਸਕੂਲਾਂ ਵਿੱਚ ਅਧਿਆਪਕਾਂ ਦੁਆਰਾ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਜੇ ਤੁਸੀਂ ਚੰਗੀ ਪੜ੍ਹਾਈ ਲਿਖਾਈ ਕਰੋਗੇ, ਤਾਂ ਹੀ ਤੁਹਾਨੂੰ ਅੱਗੇ ਜਾ ਕੇ ਚੰਗੀ ਨੌਕਰੀ ਮਿਲ ਪਾਏਗੀ, ਜਿਵੇਂ ਤੁਸੀਂ ਪਿੱਛੇ ਜਿਹੇ ਗੱਲ ਕਰ ਰਹੇ ਸੀ ਕਿ ਇੱਕ ਖੇਤੀਬਾੜੀ ਦਾ ਧੰਦਾ ਹੈ ਜਿਸ ਵਿੱਚ ਕਿ ਕਿਸਾਨ ਜਾਂ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 ਜਿਸ ਵਿੱਚ ਕਿ ਕਿਸੇ ਵੀ ਖੇਤ ਦੇ ਕਿਸੇ ਵੀ ਹਿੱਸੇ ਤੇ ਥੋੜ੍ਹੇ ਬੰਦਿਆਂ ਦੀ ਜ਼ਰੂਰਤ ਹੈ ਅਤੇ ਉਸ ਉੱਪਰ ਬਹੁਤ ਬੰਦੇ ਲਗਾਏ ਜਾਂਦੇ ਹਨ, ਜਿਵੇਂ ਕਿ ਆਪਾਂ ਅਕਸਰ ਦੇਖਦੇ ਹਾਂ ਕਿ ਕੋਈ ਫਸਲ ਹੈ ਉਸਨੂੰ ਬੀਜਣ ਦੇ ਲਈ ਦਸ ਬੰਦਿਆਂ ਦੀ ਜ਼ਰੂਰਤ ਹੈ ਤੇ ਉਸ ਉੱਪਰ ਤੇ ਪੰਦਰਾਂ ਬੰਦੇ ਲਗਾਏ ਜਾਂਦੇ ਹਨ ਤਾਂ ਉਹ ਜੋ ਪੰਜ ਬੰਦੇ ਫਾਲਤੂ ਲਗਾਏ ਗਏ ਹਨ, ਉਹ ਛੁੱਪੀ ਹੋਈ ਬੇਰੁਜ਼ਗਾਰੀ ਦੇ ਵਿੱਚ ਆ ਜਾਂਦੇ ਹਨ ਜਿੱਥੇ ਕਿ ਆਪਾਂ ਦੇਖਦੇ ਹਾਂ ਕਿ ਥੋੜ੍ਹੇ ਬੰਦਿਆਂ ਦੀ ਜ਼ਰੂਰਤ ਹੋਵੇ ਉੱਥੇ ਉੱਥੇ ਵੱਧ ਬੰਦੇ ਲਗਾਏ ਜਾਂਦੇ ਹਨ ਉਸਨੂੰ ਛੁੱਪੀ ਹੋਈ ਬੇਰੁਜ਼ਗਾਰੀ ਕਿਹਾ ਜਾਂਦਾ ਹੈ ਜੇ ਆਪਾਂ ਬੇਰੁਜ਼ਗਾਰੀ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਭਰ ਦੇ ਦੇਸ ਵਿੱਚ ਬਹੁਤ ਜ਼ਿਆਦਾ ਬੇਰੁਜ਼ਗਾਰੀ ਪਾਈ ਜਾਂਦੀ ਹੈ ਇੱਥੇ ਅਕਸਰ ਇਹ ਹੀ ਦੇਖਿਆ ਜਾਂਦਾ ਹੈ ਕਿ ਸੱਤਰ ਤੋਂ ਅੱਸੀ ਪਰਸੈਂਟ ਲੋਕ ਜੋ ਹਨ ਉਹ ਖੇਤੀਬਾੜੀ ਦੇ ਵਿੱਚ ਹੀ ਲੱਗੇ ਹੋਏ ਹਨ

ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਜਿਵੇਂ ਅੱਜ ਕੱਲ੍ਹ ਦੇ ਸਮੇਂ ਵਿੱਚ ਜੋ ਵਿਦਿਆਰਥੀ ਪੜ੍ਹ ਲਿਖ ਗਏ ਹਨ, ਉਹ ਹੋਰ ਦੇਸਾਂ ਵਿੱਚ ਜਾ ਕੇ ਕੰਮ ਕਰਦੇ ਹਨ, ਜਿਵੇਂ ਕਿ ਕੈਨੇਡਾ, ਅਸਟ੍ਰੇਲੀਆ ਜਾਂ ਹੋਰ ਵੀ ਦੇਸਾਂ ਵਿੱਚ ਜਾਂਦੇ ਹਨ, ਉੱਥੇ ਵੀ ਉਹ ਖੇਤੀਬਾੜੀ ਦੇ ਨਾਲ ਹੀ ਧੰਦੇ ਕਰਦੇ ਹਨ, ਮੈਂ ਇਹ ਗੱਲ ਕਹਿਣਾ ਚਾਹਾਂਗਾ ਕਿ ਉਹਨਾਂ ਨੂੰ ਹੋਰ ਦੇਸਾਂ ਵਿੱਚ ਜਾ ਕੇ ਖੇਤੀ ਦੇ ਧੰਦੇ ਵੀ ਅਪਨਾਉਣੇ ਚਾਹੀਦੇ ਹਨ, ਉਹਨਾਂ ਨੂੰ ਸਗੋਂ ਆਪਣੇ ਦੇਸ ਦੇ ਵਿੱਚ ਆਪਣੇ ਰਾਜ ਦੇ ਵਿੱਚ ਰਹਿ ਕਰ ਹੀ ਇਹਨਾਂ ਖੇਤੀਬਾੜੀ ਧੰਦਿਆਂ ਨੂੰ ਅਪਨਾਉਣਾ ਚਾਹੀਦਾ ਹੈ ਤਾਂ ਕਿ ਦੇਸ ਦੀ ਜੋ ਹੈ ਆਮਦਨ ਦੇਸ ਵਿੱਚ ਹੀ ਰਹੇ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਕਿਸੇ ਵਿਦਿਆਰਥੀ ਜਾਂ ਵਿਅਕਤੀ ਨੂੰ ਹੋਰ ਦੇਸ ਵਿੱਚ ਜਾ ਕੇ ਵੀ ਜੇ ਖੇਤੀਬਾੜੀ ਦੇ ਨਾਲ ਹੀ ਧੰਦੇ ਕਰਨੇ ਹਨ ਤਾਂ ਉਸਨੂੰ ਆਪਣੇ ਰਾਜ ਆਪਣੇ ਘਰ ਵਿੱਚ ਹੀ ਰਹਿ ਕੇ ਖੇਤੀਬਾੜੀ ਦੇ ਧੰਦੇ ਅਪਨਾਉਣੇ ਚਾਹੀਦੇ ਹਨ ਜਾਂ ਫਿਰ ਨਹੀਂ।

ਪਰ ਅਸੀਂ ਇਹ ਹੀ ਵੇਖਦੇ ਹਾਂ ਕਿ ਜੋ ਅੱਜ ਦਾ ਯੁੱਗ ਚੱਲ ਰਿਹਾ ਹੈ ਉਸ ਵਿੱਚ ਭਾਰਤ ਵਿੱਚ ਜਨਸੰਖਿਆ ਦੇ ਵੱਧਣ ਨਾਲ ਇਹ ਹੋਇਆ ਹੈ ਕਿ ਨੌਕਰੀਆਂ ਦੀ ਘਾਟ ਤੇ ਕੰਮ ਦੀ ਘਾਟ ਕਾਫ਼ੀ ਜ਼ਿਆਦਾ ਹੋ ਚੁੱਕੀ ਹੈ ਇਸ ਨਾਲ ਇਹ ਹੈ

ਮੈਂ ਤੁਹਾਨੂੰ ਇੱਕ ਹੋਰ ਵੀ ਦੱਸਣਾ ਚਾਹੁੰਦਾ ਹਾਂ ਕਿ ਸਾਲ ਦੋ ਹਜ਼ਾਰ ਅਠਾਰਾਂ ਦੇ ਵਿੱਚ COVID ਉੱਨੀ ਦੇ ਸਮੇਂ ਆਇਆ ਸੀ ਜੋ ਵਿਦੇਸ਼ ਵਿੱਚ ਨੌਕਰੀ ਕਰਨ ਵਾਲੇ ਨੌਜਵਾਨ ਸਨ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਉਹਨਾਂ ਨੂੰ ਘਰ ਤੱਕ ਪਹੁੰਚਣ ਲਈ ਕਾਫ਼ੀ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਸਰਕਾਰ ਨੇ ਹਰ ਪ੍ਰਕਾਰ ਦੇ ਨੌਕਰੀਆਂ ਅਤੇ ਹਰ ਪ੍ਰਕਾਰ ਦੇ ਕੰਮ ਠੱਪ ਕਰਵਾ ਦਿੱਤੇੇ ਸਨ ਤਾਂ ਕਿ ਜੋ COVID ਉੱਨੀ ਫੈਲ ਨਾ ਸਕੇ, ਪਰ ਉਸ ਸਮੇਂ ਇਹ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

ਅਤੇ ਨੌਜਵਾਨ ਪ੍ਰਭਾਵਿਤ ਹੋਇਆ ਸੀ ਕੀ ਤੁਸੀਂ ਇਸ ਗੱਲ ਵਿੱਚ ਸੱਚ ਰੱਖਦੇ ਹੋ ਕਿ COVID ਉੱਨੀ ਦੇ ਸਮੇਂ ਵਿੱਚ ਜੋ ਨੌਕਰੀਆਂ ਦੀ ਘਾਟ ਅਤੇ ਜੋ ਨੌਕਰੀਆਂ

ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ COVID ਉੱਨੀ ਦੇ ਸਮੇਂ ਵਿੱਚ ਨੌਕਰੀਆਂ ਵਿੱਚ ਬਹੁਤ ਜ਼ਿਆਦਾ ਪਰਿਵਰਤਨ ਆਇਆ ਸੀ, ਹਾਂ ਮੈਂ ਇਸ ਗੱਲ ਬਾਰੇ ਇਹ ਕਹਿਣਾ ਚਾਹਾਂਗਾ ਕਿ ਜਦੋਂ COVID ਉੱਨੀ ਦੀ ਸਮੱਸਿਆ ਆਈ ਸੀ ਉਸ ਸਮੇਂ ਵਿੱਚ ਕੀ ਹੋਇਆ ਸੀ ਕਿ ਜੋ ਇਨਸਾਨ ਸਰਕਾਰੀ ਨੌਕਰੀ ਕਰ ਰਿਹਾ ਹੈ, ਜਾਂ ਕਰ ਰਿਹਾ ਸੀ ਉਸਨੂੰ ਘਰ ਬੈਠੇ ਹੀ ਉਸਨੂੰ ਪੂਰੀਆਂ ਤਨਖਾਹਾਂ ਮਿਲ ਰਹੀਆਂ ਸਨ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 ਉਸਨੂੰ ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ ਸੀ ਜੇ ਆਪਾਂ ਉਸ ਸਮੇਂ ਦੀ ਗੱਲ ਕਰੀਏ ਤਾਂ ਉਸ ਸਮੇਂ ਦੇ ਵਿੱਚ ਜੋ ਇਨਸਾਨ ਸਰਕਾਰੀ ਨੌਕਰੀ ਕਰ ਰਿਹਾ ਸੀ, ਉਸਨੂੰ ਘਰ ਦੇ ਵਿੱਚ ਬੈਠੇ ਹੀ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 ਸਾਰੇ ਇਨਸਾਨਾਂ ਨੂੰ ਘਰ ਬੈਠੇ ਹੀ ਪੂਰੀਆਂ ਤਨਖਾਹਾਂ ਮਿਲ ਰਹੀਆਂ ਸਨ ਅਤੇ ਉਸ ਸਮੇਂ ਦੇ ਵਿੱਚ ਹਰ ਤਰ੍ਹਾਂ ਦੇ ਆਪਣੇ private ਧੰਦੇ ਜਾਂ private ਨੌਕਰੀਆਂ ਬੰਦ ਹੋ ਚੁੱਕੀਆਂ ਸਨ ਜਿਸ ਨਾਲ

ਘਾਟਾ ਪਿਆ ਹੀ ਹੈ ਇਸਦੇ ਨਾਲ ਉਹਨਾਂ ਦੀ ਸਿਹਤ ਉੱਪਰ ਵੀ ਬਹੁਤ ਜ਼ਿਆਦਾ ਮਾੜਾ ਪ੍ਰਭਾਵ ਪਿਆ ਹੈ ਕਿਉਂਕਿ ਇਹ ਇੱਕ ਅਜਿਹੀ ਬਿਮਾਰੀ ਸੀ ਜਿਸ ਨੂੰ ਆਪਾਂ ਜਾਨਲੇਵਾ ਬਿਮਾਰੀ ਵੀ ਕਹਿ ਸਕਦੇ ਹਾਂ ਅਤੇ ਇਸਦੇ ਲਈ ਇਨਸਾਨ ਨੂੰ ਆਪਣੇ ਘਰ ਦੇ ਵਿੱਚ ਹੀ ਰਹਿਣਾ ਪੈਂਦਾ ਸੀ ਅਤੇ ਉਹ ਆਪਣੇ ਘਰ ਤੋਂ ਬਾਹਰ ਵੀ ਨਹੀਂ ਜਾ ਪਾਉਂਦਾ ਸੀ ਜਿਸ ਨਾਲ ਕਿ ਉਸਦਾ ਸਮਾਜ ਵਿੱਚ ਆਉਣਾ ਜਾਣਾ ਵੀ ਬੰਦ ਹੋ ਚੁੱਕਿਆ ਸੀ ਕਿਉਂਕਿ ਇਸ ਬਿਮਾਰੀ ਤੋਂ ਬਚਾਵ ਦੇ ਲਈ ਹਰ ਇਨਸਾਨ ਨੂੰ ਆਪਣੇ ਘਰ ਦੇ ਵਿੱਚ ਹੀ ਰਹਿਣਾ ਪੈਂਦਾ ਸੀ ਜੇ ਆਪਾਂ ਨੌਕਰੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਿਨਾਂ ਵਿੱਚ ਸਿਰਫ਼ ਸਰਕਾਰੀ ਨੌਕਰੀ ਵਾਲੇ ਇਨਸਾਨ ਨੂੰ ਹੀ ਫ਼ਾਇਦਾ ਹੋਇਆ ਸੀ ਅਤੇ private ਨੌਕਰੀ ਵਾਲੇ ਇਨਸਾਨ ਦੀ ਸਥਿਤੀ ਬਹੁਤ ਜ਼ਿਆਦਾ ਮਾੜੀ ਹੋ ਗਈ ਸੀ ਕਿਉਂਕਿ ਜੋ ਇਨਸਾਨ ਆਪਣੇ ਘਰ ਤੋਂ ਬਾਹਰ ਰਹਿ ਕੇ ਦੂਰ ਦੂਰ ਜਾ ਕੇ ਕੋਈ ਧੰਦਾ ਅਪਣਾਉਂਦਾ ਸੀ ਉਸਦਾ ਧੰਦਾ ਬੰਦ ਹੋ ਚੁੱਕਿਆ ਸੀ, ਹੋਰ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਇਸ ਵਿੱਚ ਵੇਖਣ ਨੂੰ ਵੱਡਾ ਜੋ ਅਹਿਮ role ਹੈ ਉਹ ਇਹ ਹੀ ਹੈ ਕਿ ਸਰਕਾਰੀ ਨੌਕਰੀ ਦਾ ਰੋਲ ਸਭ ਤੋਂ ਵੱਡਾ ਹੈ ਤੁਸੀਂ ਪਹਿਲਾਂ ਦੱਸ ਚੁੱਕੇ ਹੋ ਕਿ COVID ਉੱਨੀ ਦੇ ਸਮੇਂ ਸਿਰਫ਼ ਸਰਕਾਰੀ ਨੌਕਰੀ ਕਰ ਰਹੇ ਜੋ ਸਨ ਉਹਨਾਂ ਨੂੰ ਹੀ ਨੌਕਰੀਆਂ ਮਿਲ ਰਹੀਆਂ ਸਨ ਅਤੇ private ਨੌਕਰੀਆਂ ਕਰ ਰਹੇ ਸੀ ਉਹਨਾਂ ਦੀ ਤਨਖਾਹਾਂ ਬੰਦ ਹੋ ਗਈਆਂ ਸਨ ਸਰਕਾਰੀ ਨੌਕਰੀਆਂ ਦਾ ਉਤਸ਼ਾਹ ਅਸੀਂ ਇਸ ਤੋਂ ਵੀ ਵੇਖ ਸਕਦੇ ਹਾਂ ਕਿ ਸਰਕਾਰੀ ਨੌਕਰੀਆਂ ਦੀਆਂ ਤਨਖਾਹਾਂ ਲਗਾਤਾਰ ਚੱਲਦੀਆਂ ਰਹਿੰਦੀਆਂ ਹਨ ਅਤੇ ਉਹਨਾਂ ਨੂੰ ਲਗਾਤਾਰ ਹੀ ਤਨਖਾਹਾਂ ਮਿਲਦੀਆਂ ਰਹਿੰਦੀਆਂ ਹਨ ਚਾਹੇ ਉਹ ਹਾਜ਼ਰ ਰਹਿਣ ਚਾਹੇ ਉਹ ਗੈਰ ਹਾਜ਼ਰ ਰਹਿਣ, ਇਸਦਾ ਅਨੁਮਾਨ ਆਪਾਂ ਇੱਥੋਂ ਹੀ ਲਗਾ ਸਕਦੇ ਹਾਂ, ਪਰ ਇਹ ਵੀ ਹੈ ਕਿ ਸਰਕਾਰੀ ਨੌਕਰੀ ਪ੍ਰਾਪਤ ਕਰਨਾ ਕੋਈ ਆਸਾਨ ਗੱਲ ਨਹੀਂ ਸਰਕਾਰੀ ਨੌਕਰੀ ਪ੍ਰਾਪਤ ਕਰਨਾ ਤਾਂ ਇਸ ਤਰ੍ਹਾਂ ਹੈ ਜਿਵੇਂ ਕਿ ਅਸੀਂ ਦੂਜਾ ਜਨਮ ਲੈਣਾ ਹੋਵੇ ਕਿਉਂਕਿ ਤੁਸੀਂ ਇਹ ਸੁਣਿਆ ਹੀ ਹੋਵੇ ਕਿ ਸਰਕਾਰੀ ਨੌਕਰੀ ਲੱਗਣ ਤੋਂ ਬਾਅਦ ਜੋ ਆਪਦੇ ਵਿਚਾਰ ਪੇਸ਼ ਕਰਦੇ ਹਨ ਉਹ ਇਹ ਹਨ ਕਿ ਉਹਨਾਂ ਨੇ ਤਕਰੀਬਨ ਕਈ ਸਾਲਾਂ ਤੱਕ ਲਗਾਤਾਰ ਪੜ੍ਹਾਈ ਕੀਤੀ ਅਤੇ ਦਿਨ ਰਾਤ ਜਾਗ ਕੇ ਕਾਫ਼ੀ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 ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ, ਕੀ ਤੁਸੀਂ ਇਸ ਬਾਰੇ ਗੱਲ ਨਾਲ ਸਹਿਮਤ ਹੋ ਕਿ ਸਰਕਾਰੀ ਨੌਕਰੀ ਅਤੇ ਇੱਕ private ਨੌਕਰੀ ਪ੍ਰਾਪਤ ਕਰਨ ਲਈ ਸਾਨੂੰ ਅੱਡੋ ਅੱਡ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਆਪਾਂ ਇਸ ਗੱਲ ਤੇ ਵਿਚਾਰ ਕਰੀਏ ਕਿ ਜੋ ਸਰਕਾਰੀ ਨੌਕਰੀ ਹੈ ਉਸਨੂੰ ਪ੍ਰਾਪਤ ਕਰਨ ਦੇ ਲਈ ਹਰ ਇਨਸਾਨ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਜਿਵੇਂ ਕਿ ਤੁਸੀਂ ਅਕਸਰ ਦੇਖਿਆ ਹੀ ਹੋਣਾ ਹੈ ਕਿ ਕੁੱਝ ਵਿਦਿਆਰਥੀ ਅਜਿਹੇ ਹਨ ਜੋ ਦਿਨ ਰਾਤ ਆਪਣੀ ਮਿਹਨਤ ਕਰਦੇ ਹਨ ਜਿਸ ਨਾਲ ਕਿ ਉਹਨਾਂ ਨੂੰ ਸਰਕਾਰੀ ਨੌਕਰੀ ਮਿਲ ਸਕੇ ਕੁੱਝ ਵਿਦਿਆਰਥੀ ਤੁਸੀਂ ਅਜਿਹੇ ਦੇਖੇ ਹੋਣੇ ਹਨ ਜੋ library ਵਿੱਚ ਜਾ ਕੇ ਪੜ੍ਹਾਈ ਆਪਣੀ ਕਰਦੇ ਹਨ ਅਤੇ ਘਰ ਵਿੱਚ ਆ ਕੇ ਆਪਣੀ ਪੜ੍ਹਾਈ ਕਰਦੇ ਹਨ, ਅਤੇ ਬਹੁਤ ਸਾਰੇ ਫਾਰਮ ਵੀ ਭਰਦੇ ਹਨ ਜਿਸ ਨਾਲ ਕਿ ਉਹਨਾਂ ਨੂੰ ਸਰਕਾਰੀ ਨੌਕਰੀ ਮਿਲ ਸਕੇ ਜੇ ਆਪਾਂ private ਨੌਕਰੀ ਦੀ ਗੱਲ ਕਰੀਏ ਤਾਂ private ਨੌਕਰੀ ਹਾਸਲ ਕਰਨਾ ਬਹੁਤ ਜ਼ਿਆਦਾ ਔਖਾ ਨਹੀਂ ਹੈ ਕਿਉਂਕਿ ਉਸ ਵਿੱਚ ਇੰਨੀ ਮਿਹਨਤ ਦੀ ਲੋੜ ਨਹੀਂ ਪੈਂਦੀ ਅਤੇ ਹਰ ਇੱਕ ਇਨਸਾਨ ਆਸਾਨੀ ਦੇ ਨਾਲ ਪ੍ਰਾਪਤ ਕਰ ਸਕਦਾ ਹੈ ਜੇ ਆਪਾਂ ਸਰਕਾਰੀ ਨੌਕਰੀ ਦੀ ਗੱਲ ਕਰੀਏ ਤਾਂ, ਅੱਜ ਦੇ ਸਮੇਂ ਵਿੱਚ ਸਰਕਾਰੀ ਨੌਕਰੀ ਦੀ ਇੰਨੀ ਕੁ ਜ਼ਿਆਦਾ ਅਹਿਮੀਅਤ ਹੋ ਚੁੱਕੀ ਹੈ ਕਿ ਸਰਕਾਰੀ ਨੌਕਰੀ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 ਪਰੰਤੂ ਫਿਰ ਵੀ ਲੋਕ ਸਰਕਾਰੀ ਨੌਕਰੀ ਨੂੰ ਹੀ ਪਹਿਲ ਦਿੰਦੇ ਹਨ ਜੇ ਆਪਾਂ private ਨੌਕਰੀ ਦੀ ਗੱਲ ਕਰੀਏ ਤਾਂ private ਨੌਕਰੀ ਵਿੱਚ ਸਰਕਾਰੀ ਨੌਕਰੀ ਦੇ ਨਾਲੋਂ ਕਿਤੇ ਵੱਧ ਤਨਖਾਹ ਮਿਲ ਸਕਦੀ ਹੈ ਪਰੰਤੂ ਫਿਰ ਵੀ ਲੋਕ ਸਰਕਾਰੀ ਨੌਕਰੀ ਵਾਲੇ ਇਨਸਾਨ ਨੂੰ ਹੀ ਜ਼ਿਆਦਾ ਅਹਿਮੀਅਤ ਦਿੰਦੇ ਹਨ, ਇਸਦਾ ਕਾਰਨ ਇਹ ਹੈ ਕਿ ਸਰਕਾਰੀ ਨੌਕਰੀ ਦੇ ਵਿੱਚ ਜੋ ਇਨਸਾਨ ਦੀ ਤਨਖਾਹ ਹੈ ਉਹ ਲਗਾਤਾਰ ਮਿਲਦੀ ਹੀ ਰਹਿੰਦੀ ਹੈ ਤੇ private ਨੌਕਰੀ ਕਰਨ ਵਾਲੇ ਨੂੰ ਉਸਨੂੰ ਇਹ ਸਮਝਦੇ ਹਨ ਕਿ ਇਸਦੀ ਨੌਕਰੀ ਕਦੇ ਵੀ ਇਸਤੋਂ ਛੁੱਟ ਸਕਦੀ ਹੈ ਅਤੇ ਇਸ ਕਰਕੇ ਹੀ ਸਰਕਾਰੀ ਨੌਕਰੀ ਨੂੰ

Hello hello ਜੀ ਕਸੀ ਹੋ ਆਹ ਕੁਛ ਨਾਈ ਜੀ ਸਸ੍ਰੀਆਕਲ ਜੀ ਸਸ੍ਰੀਆਕਲ ਹੋਰ ਇ ਕਰਦੇ ਕੁਛ ਨਾਈ ਵੇਲੀ ਬੇਠੀ ਸੀ

ਆਚਾ ਤਨੁ ਮੈਂ phone ਬਾਰੇ ਈ ਗੱਲਾਂ ਪੋਚ੍ਨਿਯਾਂ ਵਾ ਚਲੋ ਤੁਸੀਂ phone ਚਲਾ ਰਹੀ ਸੀ ਤਨੁ ਫੋਨੇ ਬਾਰੇ ਈ ਗੱਲਾਂ ਪੋਚ੍ਨਿਯਾਂ ਵਾ ਚਲੋ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 ਜਿਦਾਂ ਤਨੁ ਪਤਾ ਈ ਆ ਆਪਾਂ ਅਜੇ ਕਲ phone ਬੋਹਤ ਚਲਾਨੀ ਹੇਗੇ ਆਂ

ਤੇ ਏਡੇ ਬਾਰੇ ਤੁਸੀਂ ਜਾਣਕਾਰੀ ਦੇਵੋ ਮੇਨੂ ਕੀ ਤੁਸੀਂ ਫੋਨੇ ਦੇ ਕੀ ਮਤਲਬ ਫਾਇਦੇ ਕੀ ਨੁਕਸਾਨ ਆ ਤੇ ਕੀਨੀ ਸੇਛੁਰਿਟੀ ਹੇਗੀ ਆ

ਵੀ ਲਾਵਾਂ ਕੋਈ ਹਾਂਜੀ ਤੇ ਜਿਵੇਂ ਕੇ ਸਾਨੂ ਪਤਾ ਏ ਆਯ ਕੀ ਵਾਰ੍ਡਮੈਨ ਯੁਗ ਵਿਚ ਸੁਖ ਸੋਚਣਾ ਪੋਹ੍ਨ੍ਚਨ ਦਾ ਸਬ ਤੋਂ ਵਧ ਹਰਮਨ ਪ੍ਯਾਰ ਸਾਧਨ ਆਯ mobile phone ਜੋ ਆਜ ਕਲ use ਕਰਦੇ ਆਂ ਹੈ ਨਾ ਇਸਨੁ cell phone ਵੀ ਕਹਯ ਜਾਂਦਾ ਹੈ ਤੇ ਇਹ ਨਿਕ ਜੇਯ ਯੰਤਰ ਸਾਡਾ ਹਰ ਵਾਕ਼ਾਤ ਦਾ ਸਾਥੀ ਬਣ ਗਯਾ ਹੈ ਆਜ ਦੀ ਤੇਜ਼ ਰਫਤਾਰ ਦੇ ਰੁਝਾਨ ਰੁਝੀਆਵਾਂ ਭਾਰੀ ਜ਼ਿੰਦਗੀ ਵਿਚ ਏਸ ਤੋਂ ਬਿਨਾ ਤੇਜ਼ ਰਫਤਾਰ ਟੀ ਸੋਰ੍ਰੀ ਸੋਰ੍ਰੀ ਮਤਲਬ ਕੇ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 ਏਸ ਨੂ ਏਇਕ ਨਾਵਾ ਯੰਤਰ ਲੋਗ ਮੰਡੇ ਸਨ ਨਾਯਾਬ ਚੀਜ ਮੰਡੇ ਸਨ ਇਨਾਂ ਨੂ ਸਮਝਯਾ ਜਾਂਦਾ ਸੀ ਫੋਨੇ ਨੂ ਤੇ ਈਯ ਅਮੀਰ ਅਤੀ ਖਾਸ ਕਿਸਮ ਦੇ ਅਮੀਰੀਅਤ ਤੇ ਖਾਸ ਕਿਸਮ ਦੀ

ਤੇ ਓਸ ਸਮੇ ਏਸ੍ਦੀਕ਼ੀਮਤ ਤੇ ਖਰਚਾ ਵੀ ਬੋਹਤ ਜਿਆਦਾ ਹੁੰਦਾ ਸੀ ਤੇ ਆਜ ਇਸਦੀ ਵਰਤੁ ਆਮ ਹੋਗੀ ਆਯ ਹਰ ਹਰ ਤੁਸੀਂ ਵੀ ਵੇਖਦੇ ਊ ਹਰ ਘਰ ਵਿਚ phone ਆਯ ਹਰ ਬੰਦੇ ਕੋਲ phone ਹੁੰਦਾ ਆਯ ਨਾ ਤੇ ਹਰ ਕੋਈ ਏਸ ਨੂ ਆਸਾਨੀ ਨਾਲ ਖੇਡ ਸਕਦਾ ਆਯ ਏਹੋ ਕਰਨ ਹੈ ਕੇ ਇਸਦੀ ਵਰਤੁ ਕਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਦਿਨੋ ਦਿਨ ਵਾਦਾ ਹੋ ਰਿਹਾ ਆਯ ਜਿਥੇ ਕੁਛ ਸਾਲਾਂ ਪੇਹ੍ਲਾਂ ਮੋਬਿਲੇ ਰਖਣਾ

ਤਾਵਾਨੁ ਹਾਂ ਮਤਲਬ ਤੁਸੀਂ ਸਹੀ ਕਹਯ ਸੀ ਪੇਹ੍ਲਾਂ ਮਤਲਬ ਜਿਵੇਂ ਪੇਹ੍ਲਾਂ ਦੇ ਲੋਕ ਹੁੰਦੇ ਸੀਗੇ ਓਨਾਂ ਕੋਲੋ ਮਤਲਬ ਓਸ ਵੀਲਾਯ ਦੀ ਗਲ ਮੰਡੇ ਹਨ ਚਲੋ ਆਮ ਹੋਗਯਾ ਹਨ ਤਾਂ ਹਰ ਏਇਕ ਬੰਦੇ ਕੋਲ ਆਪਣਾ ਫੋਨੇ ਹੁੰਦਾ ਆਯ ਕੇਹ੍ਨ੍ਡੇ ਜਦੋਂ ਏਸ ਦੇ ਵਿਚ ਭਾਰਤ ਵਿਚ ਏਸ ਦੀ ਸੇਵਾ ਮੁਹੈਯਾ ਕਰਨ ਲੈ ਬੋਹਤ ਸਰਿਯਾਂ ਕੋਮ੍ਪਾਨੀਆਂ ਅਗੈਯਾਂ ਆਯ ਆ ਤੇ ਊ ਕੋਮ੍ਪਾਨਿਯਾਂ ਕੇਰਿਯਾ ਕੇਰਿਯਾਂ ਆਯ ਆ ਓਨਾਂ ਦਾ ਦਸ ਸਕਦੇ ਊ ਮੇਨੂ ਤੁਸੀਂ ਹਾਂਜੀ ਯਾਨੀ ਕੇ ਏਸ ਸਮੇ ਭਾਰਤ ਵਿਚ ਇਸਦੀ ਸੇਵਾ ਮੁਹੈਯਾ ਕਰਾਵਾਂ ਲੈ ਬੋਹਤ ਸਰਿਯਾਂ ਕੋਮ੍ਪਾਨਿਯਾਂ ਜਿਵੇਂ ਜਿਵੇਂ ਕੇ samsung ਦਾ apple ਦਾ i phone ਜੇਰਾ ਤੁਸੀਂ ਤਾਂ ਸੁਨਾਯਾ ਈ ਹੋਣਾ ਕੇ apple phone ਸਬ ਤੋਂ ਮੇਹ੍ਨ੍ਗਾ ਹੋਂਦਾ ਆਯ ਨਾ ਤੇ ਫੇਰ ਹਾਂਜੀ ਹਾਂਜੀ sorry realme ਦਾ note ਫੇਰ oppo vivo ਹੈਨਾ ਅਗੇ ਇਨਾਂ ਸਾਰੀ ਕੋਮ੍ਪਾਨਿਯਾਂ ਹਨ ਜੋ ਗਾਰਾਹਕ ਦੀ ਗਿਣਤੀ ਵਧਣ ਅਤੀ ਨਾਵਿਯਾਂ ਨਾਵਿਯਾਂ ਰਹਾਇਸ਼ sorry ਰੇਹੈਯ੍ਤੀ ਕਿਸਮਾਂ ਵਿਸ਼ੇਸ਼ਣ ਵਿਸ਼ੇਸ਼ ਚੋਟਾਂ ਤੇ ਹੂਊਓਰ ਕਈ

ਜੋ ਕੇ ਲੋਕਾਂ ਨੂ ਬੋਹਤ ਪਸੰਦ ਆਂਡੇ ਹਨ ਓਨਾਂ ਦੇ ਦਿਲ ਨੂ ਬੋਹਤ ਲੁਭਾਵੰਡੀ ਹਨ ਤੇ ਇਨਾਂ ਕੋਮ੍ਪਾਨਿਯਾਂ ਤੋਂ ਬਿਨਾ ਸਾਰੇ ਸੰਸਾਰ ਵਿਚ ਸੰਸੁੰਗ ਓਰ ਮੋਟਰੋਲਾ ਸੋਨੀ ਤੇ ਪਰ ਪਰ ਸੋਨੀ ਆਇਫੋਨੇ ਵਿਵੋ ਆਲੀ ਕੋਮ੍ਪਾਨਿਯਾਂ ਦੇ cell phone ਹੇਅਦ੍ਸੇਤਨ ਦੀ ਵਿਕਰੀ ਹੋ ਰੀ ਆਯ ਮਤਲਬ ਕੇ ਆਯ ਸਾਰੀ ਕੋਮ੍ਪਾਨੀ ਨਾ ਕੋਮ੍ਪ੍ਨਿਯਾਂ ਦੀ ਵਿਕਰੀ ਬੋਹਤ ਜਿਆਦਾ ਹੁੰਦੀ ਆਯ ਸਾਰੇ ਸੰਸਾਰ ਵਿਚ ਹਾਂਜੀ ਹਾਂਜੀ ਸਹੀ ਕਹ ਰਹੀ ਊ ਨਾਲੀ ਮਤਲਬ ਕੋਈ ਕੰਪਿਊਟਰ ਹੋਆਯ ਤੇ ਨਾਲੀ ਤੁਸੀਂ ਈਯ ਵੀ ਕਹਯ ਕੇ ਨਾ ਜੇਰਾ ਆਇਫੋਨੇ ਹੁੰਦੇ ਆ ਮਤਲਬ ਊ ਕਾਫੀ ਮੇਹ੍ਨ੍ਗਾਯ ਹੁੰਦੇ ਆ ਕੇਹ੍ਨ੍ਡੇ ਵੀ ਮਤਲਬ ਕੇਹ੍ਨ੍ਡੇ ਆਇਫੋਨੇ ਚ ਸੇਛੁਰਿਟੀ ਵੀ ਚੰਗੀ ਹੁੰਦੀ ਆ ਚਲੋ ਭੀ ਚਲੋ ਮਾਨ ਲਾਯਾ ਆਪਾਂ ਚਲੋ ਊ ਟੀ ਚਲੋ ਹੁਣ ਏਇਕ ਹੋਰ ਗਲ ਦਸੋ ਕੇਹ੍ਨ੍ਡੇ ਭੀ ਜੇਰੇ ਮੋਬਿਲੇ ਫੋਨੇ ਡਿਯਨ ਜੇਰਿਯਾਂ ਖੂਬਿਯਾੰ ਆਯ ਆ ਕੇਹ੍ਨ੍ਡੇ ਕੇਹ੍ਨ੍ਡੇ ਏਸ ਨੂ ਬੋਹਤ ਅਤ੍ਰੰਗੀ ਬਣਾ ਦੇਨ੍ਦਿਯਾਂ ਆਯ ਤੇ ਕੇਹ੍ਨ੍ਡੇ ਏਸ ਦੀ ਵਰਤੁ ਸਿਰਫ ਲੋਰਰ ਅਨੁਸਾਰ ਈ ਅਨ੍ਹੀ ਬਾਲਕੀ ਲੋਰ ਤੋਂ ਬਾਅਦ ਵੀ ਕੀਤੀ ਜਾਂ ਲਾਗ ਗਈ ਆ ਤੇ ਕੇਹ੍ਨ੍ਡੇ ਏਡੇ ਕੁਛ ਲਾਬ ਵੀ ਹੇਗੇ ਤੇ ਕਿਸੀ ਤਰਹ ਦੇ ਮਕਾਰ ਵੀ ਹੇਗੇ ਕਟੇ ਵੀ ਹੇਗੇ ਊ ਦਸੋ ਹਾਂਜੀ ਇਨਾਂ ਦੇ ਬੋਹਤ ਸਾਰੇ ਲਾਪ ਤੇ ਇਨਾਂ ਦੇ ਬੋਹਤ ਸਾਰੇ ਕਟੇ ਹੇਗੇ ਜਿਵੇਂ ਕੇ ਮੋਬਿਲੇ ਫੋਨੇ ਡਿਯਨ ਖੂਬਿਯਾੰ ਨੇ ਏਸ ਨੂ